ਮੇਰੇ ਪਿਆਰੇ ਦੇਸ਼ਵਾਸੀਓ ਜੋ ਅਹਿਸਾਸ ਇਸ ਦੀਵਾਲੀ ਇਸ ਮਾਹੌਲ ਵਿੱਚ ਜੋ ਅਨੁਭੂਤੀ ਸਾਡੇ ਦੇਸ਼ ਦੇ ਸੁਰੱਖਿਆ ਬਲਾਂ ਦੇ ਵਿਚਕਾਰਜਵਾਨਾਂ ਦੇ ਵਿਚਕਾਰ ਜਾਗੀ ਹੈ ਕੀ ਇਹ ਸਿਰਫ਼ ਕੁਝ ਮੌਕਿਆਂ ਤੇ ਹੀ ਸੀਮਤ ਰਹਿਣਾ ਚਾਹੀਦਾ ਹੈ ਮੇਰੀ ਤੁਹਾਨੂੰ ਅਪੀਲ ਹੈ ਕਿ ਅਸੀਂ ਇੱਕ ਸਮਾਜ ਦੇ ਰੂਪ ਵਿੱਚ ਰਾਸ਼ਟਰ ਦੇ ਰੂਪ ਵਿੱਚ ਆਪਣਾ ਸੁਭਾਅ ਬਣਾਈਏ ਆਪਣੀ ਪ੍ਰਕਿਰਤੀ ਬਣਾਈਏ ਕੋਈ ਵੀ ਉਤਸਵ ਹੋਵੇ ਤਿਉਹਾਰ ਹੋਵੇ ਖੁਸ਼ੀ ਦਾ ਮਾਹੌਲ ਹੋਵੇ ਸਾਡੇ ਦੇਸ਼ ਦੇ ਸੈਨਾ ਦੇ ਜਵਾਨਾਂ ਨੂੰ ਅਸੀਂ ਕਿਸੇਨਾਕਿਸੇ ਰੂਪ ਵਿੱਚ ਜ਼ਰੂਰ ਯਾਦ ਕਰੀਏ ਜਦੋਂ ਸਾਰਾ ਰਾਸ਼ਟਰ ਸੈਨਾ ਨਾਲ ਖੜ੍ਹਾ ਹੁੰਦਾ ਹੈ ਤਾਂ ਸੈਨਾ ਦੀ ਤਾਕਤ 125 ਕਰੋੜ ਗੁਣਾ ਵਧ ਜਾਂਦੀ ਹੈ

ਪੰਜ ਸੌ ਅਤੇ ਹਜ਼ਾਰ ਦੇ ਨੋਟ ਅਤੇ ਇੰਨਾ ਵੱਡਾ ਦੇਸ਼ ਇੰਨੀਆਂ ਕਰੰਸੀਆਂ ਦੀ ਭਰਮਾਰ ਅਰਬਾਂਖਰਬਾਂ ਨੋਟ ਅਤੇ ਇਹ ਫੈਸਲਾਪੂਰਾ ਵਿਸ਼ਵ ਬਹੁਤ ਬਰੀਕੀ ਨਾਲ ਦੇਖ ਰਿਹਾ ਹੈ ਹਰ ਕੋਈ ਅਰਥਸ਼ਾਸਤਰੀ ਇਸ ਦਾ ਬਹੁਤ ਐਨਾਲਿਸਿਸ ਕਰ ਰਿਹਾ ਹੈ ਮੁੱਲਾਂਕਣ ਕਰ ਰਿਹਾ ਹੈ ਪੂਰਾ ਵਿਸ਼ਵ ਇਸ ਗੱਲ ਨੂੰ ਦੇਖ ਰਿਹਾ ਹੈ ਕਿ ਹਿੰਦੁਸਤਾਨ ਦੇ ਸਵਾ ਸੌ ਕਰੋੜ ਦੇਸ਼ਵਾਸੀ ਕੀ ਕਠਿਨਾਈਆਂ ਝੱਲ ਕੇ ਵੀ ਸਫਲਤਾ ਪ੍ਰਾਪਤ ਕਰਨਗੇ ਵਿਸ਼ਵ ਦੇ ਮਨ ਵਿੱਚ ਸ਼ਾਇਦ ਪ੍ਰਸ਼ਨ ਚਿੰਨ੍ਹ ਹੋ ਸਕਦਾ ਹੈ ਭਾਰਤ ਨੂੰ ਭਾਰਤ ਦੇ ਸਵਾ ਸੌ ਕਰੋੜ ਦੇਸ਼ਵਾਸੀਆਂ ਪ੍ਰਤੀ ਸਿਰਫ਼ ਸ਼ਰਧਾ ਹੀ ਸ਼ਰਧਾ ਹੈ ਵਿਸ਼ਵਾਸ ਹੀ ਵਿਸ਼ਵਾਸ ਹੈ ਕਿ ਸਵਾ ਸੌ ਕਰੋੜ ਦੇਸ਼ਵਾਸੀ ਸੰਕਲਪ ਪੂਰਣ ਕਰਕੇ ਹੀ ਰਹਿਣਗੇ ਅਤੇ ਸਾਡਾ ਦੇਸ਼ ਸੋਨੇ ਦੀ ਤਰ੍ਹਾਂ ਹਰ ਪ੍ਰਕਾਰ ਤੋਂ ਤਪ ਕਰਕੇ ਨਿੱਖਰ ਕੇ ਨਿਕਲੇਗਾ ਅਤੇ ਉਸ ਦਾ ਕਾਰਨ ਇਸ ਦੇਸ਼ ਦਾ ਨਾਗਰਿਕ ਹੈ ਉਸ ਦਾ ਕਾਰਨ ਤੁਸੀਂ ਹਨ ਇਸ ਸਫਲਤਾ ਦਾ ਮਾਰਗ ਵੀ ਤੁਹਾਡੇ ਕਾਰਨ ਹੀ ਸੰਭਵ ਹੋਇਆ ਹੈ

ਵਿੱਚ ਮੀਡੀਆ ਵਿੱਚ ਅਖ਼ਬਾਰਾਂ ਵਿੱਚ ਗੱਲਬਾਤ ਵਿੱਚ ਸਾਹਮਣੇ ਆਉਂਦੇ ਹਨ ਇਸ ਮਹਾਯੱਗ ਦੇ ਅੰਦਰ ਮਿਹਨਤ ਕਰਨ ਵਾਲੇ ਯਤਨ ਕਰਨ ਵਾਲੇ ਇਨ੍ਹਾਂ ਸਾਰੇ ਸਾਥੀਆਂ ਦਾ ਵੀ ਮੈਂ ਦਿਲ ਤੋਂ ਧੰਨਵਾਦ ਕਰਦਾ ਹਾਂ ਸ਼ਕਤੀ ਦੀ ਪਛਾਣ ਤਾਂ ਉਦੋਂ ਹੁੰਦੀ ਹੈ ਜਦੋਂ ਕਸੌਟੀ ਤੋਂ ਪਾਰ ਉਤਰਦੇ ਹਨ ਮੈਨੂੰ ਬਰਾਬਰ ਯਾਦ ਹੈ ਜਦੋਂ ਪ੍ਰਧਾਨ ਮੰਤਰੀ ਵੱਲੋਂ ਜਨਧਨ ਯੋਜਨਾ ਦਾ ਅਭਿਆਨ ਚਲ ਰਿਹਾ ਸੀ ਅਤੇ ਬੈਂਕ ਦੇ ਕਰਮਚਾਰੀਆਂ ਨੇ ਜਿਸ ਪ੍ਰਕਾਰ ਨਾਲ ਉਸ ਨੂੰ ਆਪਣੇ ਮੋਢੇ ਤੇ ਉਠਾਇਆ ਸੀ ਅਤੇ ਜੋ ਕੰਮ 70 ਸਾਲ ਵਿੱਚ ਨਹੀਂ ਹੋਇਆ ਸੀ ਉਨ੍ਹਾਂ ਨੇ ਕਰਕੇ ਦਿਖਾਇਆ ਸੀ ਉਨ੍ਹਾਂ ਦੀ ਸਮਰੱਥਾ ਦੀ ਪਛਾਣ ਹੋਈ ਅੱਜ ਫਿਰ ਇੱਕ ਵਾਰ ਉਸ ਚੁਣੌਤੀ ਨੂੰ ਉਨ੍ਹਾਂ ਨੇ ਲਿਆ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਸਵਾ ਸੌ ਕਰੋੜ ਦੇਸ਼ਵਾਸੀਆਂ ਦਾ ਸੰਕਲਪ ਸਭ ਦਾ ਸਮੂਹਿਕ ਯਤਨ ਇਸ ਰਾਸ਼ਟਰ ਨੂੰ ਇੱਕ ਨਵੀਂ ਤਾਕਤ ਬਣਾ ਕੇ ਮਜ਼ਬੂਤ ਕਰੇਗਾ

ਮੱਧ ਪ੍ਰਦੇਸ਼ ਦੇ ਕੋਈ ਸ਼੍ਰੀਮਾਨ ਆਸ਼ੀਸ਼ ਨੇ ਇਸ ਪੰਜ ਸੌ ਅਤੇ ਹਜ਼ਾਰ ਦੇ ਮਾਧਿਅਮ ਨਾਲ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਖਿਲਾਫ਼ ਜੋ ਲੜਾਈ ਛੇਡ਼ੀ ਹੈ ਉਨ੍ਹਾਂ ਨੇ ਮੈਨੂੰ ਫੋਨ ਕੀਤਾ ਹੈ ਉਸ ਦੀ ਸ਼ਲਾਘਾ ਕੀਤੀ ਹੈ
ਸਰ ਨਮਸਤੇ ਮੇਰਾ ਨਾਂ ਆਸ਼ੀਸ਼ ਪਾਰੇ ਹੈ ਮੈਂ ਪਿੰਡ ਤਿਰਾਲੀ ਤਹਿਸੀਲ ਤਿਰਾਲੀ ਜ਼ਿਲ੍ਹਾ ਹਰਦਾ ਮੱਧ ਪ੍ਰਦੇਸ਼ ਦਾ ਇੱਕ ਆਮ ਨਾਗਰਿਕ ਹਾਂ ਤੁਹਾਡੇ ਵੱਲੋਂ ਜੋ ਮੁਦਰਾ ਹਜ਼ਾਰਪੰਜ ਸੌ ਦੇ ਨੋਟ ਬੰਦ ਕੀਤੇ ਗਏ ਹਨ ਇਹ ਬਹੁਤ ਹੀ ਸ਼ਲਾਘਾਯੋਗ ਹੈ ਮੈਂ ਚਾਹੁੰਦਾ ਹਾਂ ਕਿ ਮਨ ਕੀ ਬਾਤ ਵਿੱਚ ਕਈ ਉਦਾਹਰਨਾਂ ਲੋਕਾਂ ਨੂੰ ਦੱਸੋ ਕਿ ਲੋਕਾਂ ਨੇ ਅਸੁਵਿਧਾ ਸਹਿਣ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੇ ਰਾਸ਼ਟਰ ਉੰਨਤੀ ਲਈ ਇਸ ਸਖ਼ਤ ਕਦਮ ਲਈ ਸੁਆਗਤ ਕੀਤਾ ਹੈ ਜਿਸ ਨਾਲ ਲੋਕ ਇੱਕ ਤਰ੍ਹਾਂ ਨਾਲ ਉਤਸ਼ਾਹਜਨਕ ਹੋਣਗੇ ਅਤੇ ਰਾਸ਼ਟਰ ਨਿਰਮਾਣ ਲਈ ਕੈਸ਼ਲੈੱਸ ਪ੍ਰਣਾਲੀ ਬਹੁਤ ਜ਼ਰੂਰੀ ਹੈ ਅਤੇ ਮੈਂ ਪੂਰੇ ਦੇਸ਼ ਦੇ ਨਾਲ ਹਾਂ ਅਤੇ ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਹਜ਼ਾਰਪੰਜ ਸੌ ਦੇ ਨੋਟ ਬੰਦ ਕਰਵਾ ਦਿੱਤੇ
ਉਸ ਤਰ੍ਹਾਂ ਹੀ ਮੈਨੂੰ ਇੱਕ ਫੋਨ ਕਰਨਾਟਕ ਦੇ ਸ਼੍ਰੀਮਾਨ ਯੇਲੱਪਾ ਵੇਲਾਂਕਰ ਜੀ ਦੀ ਤਰਫ਼ ਤੋਂ ਆਇਆ ਹੈ
ਮੋਦੀ ਜੀ ਨਮਸਤੇ ਮੈਂ ਕਰਨਾਟਕ ਦੇ ਕੋਪੱਲ ਡਿਸਟ੍ਰਿਕਟ ਦਾ ਇਸ ਪਿੰਡ ਤੋਂ ਯੇਲੱਪਾ ਵੇਲਾਂਕਰ ਗੱਲ ਕਰ ਰਿਹਾ ਹਾਂ ਤੁਹਾਨੂੰ ਮਨ ਤੋਂ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਿਉਂਕਿ ਤੁਸੀਂ ਕਿਹਾ ਸੀ ਕਿ ਅੱਛੇ ਦਿਨ ਆਉਣਗੇ ਪਰ ਕਿਸੇ ਨੇ ਵੀ ਨਹੀਂ ਸੋਚਿਆ ਕਿ ਅਜਿਹਾ ਵੱਡਾ ਕਦਮ ਤੁਸੀਂ ਉਠਾਓਗੇ ਪੰਜ ਸੌ ਦਾ ਅਤੇ ਹਜ਼ਾਰ ਦਾ ਨੋਟ ਇਹ ਸਭ ਦੇਖ ਕੇ ਕਾਲਾ ਧਨ ਅਤੇ ਭ੍ਰਿਸ਼ਟਾਚਾਰੀਆਂ ਨੂੰ ਸਬਕ ਸਿਖਾਇਆ ਹੈ ਹਰ ਇੱਕ ਭਾਰਤ ਦੇ ਨਾਗਰਿਕ ਲਈ ਇਸ ਤੋਂ ਅੱਛੇ ਦਿਨ ਕਦੇ ਨਹੀਂ ਆਉਣਗੇ ਇਸ ਲਈ ਮੈਂ ਤੁਹਾਨੂੰ ਮਨ ਤੋਂ ਧੰਨਵਾਦ ਕਰਨਾ ਚਾਹੁੰਦਾ ਹਾਂ
ਕੁਝ ਗੱਲਾਂ ਮੀਡੀਆ ਦੇ ਮਾਧਿਅਮ ਨਾਲ ਲੋਕਾਂ ਦੇ ਮਾਧਿਅਮ ਨਾਲ ਸਰਕਾਰੀ ਸੂਤਰਾਂ ਦੇ ਮਾਧਿਅਮ ਨਾਲ ਜਾਨਣ ਨੂੰ ਮਿਲਦੀਆਂ ਹਨ ਤਾਂ ਕੰਮ ਕਰਨ ਦਾ ਉਤਸ਼ਾਹ ਵੀ ਬਹੁਤ ਵਧ ਜਾਂਦਾ ਹੈ ਇੰਨਾ ਆਨੰਦ ਹੁੰਦਾ ਹੈ ਇੰਨਾ ਮਾਣ ਹੁੰਦਾ ਹੈ ਕਿ ਮੇਰੇ ਦੇਸ਼ ਵਿੱਚ ਆਮ ਇਨਸਾਨ ਦੀ ਕੀ ਅਦਭੁੱਤ ਸਮਰੱਥਾ ਹੈ ਮਹਾਰਾਸ਼ਟਰ ਦੇ ਅਕੋਲਾ ਵਿੱਚ ਨੈਸ਼ਨਲ ਹਾਈਵੇਅ NO6 ਉੱਥੇ ਕੋਈ ਇੱਕ ਰੈਸਟੌਰੈਂਟ ਹੈ ਉਨ੍ਹਾਂ ਨੇ ਇੱਕ ਬਹੁਤ ਵੱਡਾ ਬੋਰਡ ਲਗਾਇਆ ਹੈ ਕਿ ਜੇਕਰ ਤੁਹਾਡੀ ਜੇਬ ਵਿੱਚ ਪੁਰਾਣੇ ਨੋਟ ਹਨ ਅਤੇ ਤੁਸੀਂ ਖਾਣਾ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਪੈਸੇ ਦੀ ਚਿੰਤਾ ਨਾ ਕਰੋ ਇੱਥੋਂ ਭੁੱਖੇ ਨਾ ਜਾਓ ਖਾਣਾ ਖਾ ਕੇ ਜਾਓ ਅਤੇ ਫਿਰ ਕਦੇ ਇਸ ਰਸਤੇ ਤੋਂ ਗੁਜ਼ਰਨ ਦਾ ਤੁਹਾਨੂੰ ਮੌਕਾ ਮਿਲੇ ਤਾਂ ਜ਼ਰੂਰ ਪੈਸੇ ਦੇ ਕੇ ਜਾਣਾ ਅਤੇ ਲੋਕ ਉੱਥੇ ਜਾਂਦੇ ਹਨ ਖਾਣਾ ਖਾਂਦੇ ਹਨ ਅਤੇ 246 ਦਿਨ ਤੋਂ ਬਾਅਦ ਜਦੋਂ ਉੱਥੋਂ ਫਿਰ ਤੋਂ ਲੰਘਦੇ ਹਨ ਤਾਂ ਫਿਰ ਪੈਸੇ ਵੀ ਦੇ ਦਿੰਦੇ ਹਨ ਇਹ ਹੈ ਮੇਰੇ ਦੇਸ਼ ਦੀ ਤਾਕਤ ਜਿਸ ਵਿੱਚ ਸੇਵਾ ਭਾਵ ਤਿਆਗ ਭਾਵ ਵੀ ਹੈ ਅਤੇ ਪ੍ਰਮਾਣਿਕਤਾ ਵੀ ਹੈ

ਮੈਂ ਇੱਕ ਵਾਰ ਟੀ

ਭਾਈਓਭੈਣੋਂ ਸਾਡਾ ਪਿੰਡ ਸਾਡਾ ਕਿਸਾਨ ਇਹ ਸਾਡੇ ਦੇਸ਼ ਦੀ ਅਰਥ ਵਿਵਸਥਾ ਦੀ ਇੱਕ ਮਜ਼ਬੂਤ ਧੁਰੀ ਹਨ ਇੱਕ ਤਰਫ਼ ਅਰਥਵਿਵਸਥਾ ਦੇ ਇਸ ਨਵੇਂ ਬਦਲਾਅ ਕਾਰਨ ਕਠਿਨਾਈਆਂ ਦੇ ਵਿਚਕਾਰ ਹਰ ਕੋਈ ਨਾਗਰਿਕ ਆਪਣੇ ਆਪ ਨੂੰ ਐਡਜਸਟ ਕਰ ਰਿਹਾ ਹੈ ਪਰ ਮੈਂ ਆਪਣੇ ਦੇਸ਼ ਦੇ ਕਿਸਾਨਾਂ ਦਾ ਅੱਜ ਵਿਸ਼ੇਸ਼ ਰੂਪ ਤੋਂ ਅਭਿਨੰਦਨ ਕਰਨਾ ਚਾਹੁੰਦਾ ਹਾਂ ਅਤੇ ਮੈਂ ਇਸ ਫਸਲ ਦੀ ਬਿਜਾਈ ਦੇ ਅੰਕੜੇ ਲੈ ਰਿਹਾ ਸੀ ਮੈਨੂੰ ਖੁਸ਼ੀ ਹੋਈ ਚਾਹੇ ਕਣਕ ਹੋਵੇ ਚਾਹੇ ਦਾਲਾਂ ਹੋਣ ਚਾਹੇ ਤਿਲ ਹੋਣ ਨਵੰਬਰ ਦੀ 20 ਤਰੀਕ ਤੱਕ ਦਾ ਮੇਰੇ ਕੋਲ ਹਿਸਾਬ ਸੀ ਪਿਛਲੇ ਸਾਲ ਦੀ ਤੁਲਨਾ ਵਿੱਚ ਕਾਫ਼ੀ ਮਾਤਰਾ ਵਿੱਚ ਬਿਜਾਈ ਵਧੀ ਹੈ ਕਠਿਨਾਈਆਂ ਦੇ ਵਿਚਕਾਰ ਵੀ ਕਿਸਾਨ ਨੇ ਰਸਤੇ ਲੱਭੇ ਹਨ ਸਰਕਾਰ ਨੇ ਵੀ ਕਈ ਮਹੱਤਵਪੂਰਨ ਫੈਸਲੇ ਕੀਤੇ ਹਨ ਜਿਸ ਵਿੱਚ ਕਿਸਾਨਾਂ ਨੂੰ ਅਤੇ ਪਿੰਡਾਂ ਨੂੰ ਪ੍ਰਾਥਮਿਕਤਾ ਦਿੱਤੀ ਹੈ ਉਸ ਤੋਂ ਬਾਅਦ ਵੀ ਕਠਿਨਾਈਆਂ ਤਾਂ ਹਨ ਪਰ ਮੈਨੂੰ ਵਿਸ਼ਵਾਸ ਹੈ ਕਿ ਜੋ ਕਿਸਾਨ ਸਾਡੀਆਂ ਹਰ ਕਠਿਨਾਈਆਂ ਕੁਦਰਤੀ ਕਠਿਨਾਈਆਂ ਹੋਣ ਉਸ ਨੂੰ ਝੇਲਦੇ ਹੋਏ ਵੀ ਹਮੇਸ਼ਾ ਡਟ ਕੇ ਖੜ੍ਹਾ ਰਹਿੰਦਾ ਹੈ ਇਸ ਸਮੇਂ ਵੀ ਉਹ ਡਟ ਕੇ ਖੜ੍ਹਾ ਹੈ

ਮੇਰੇ ਨੌਜਵਾਨੋਂ ਮੈਂ ਫਿਰ ਇੱਕ ਵਾਰ ਫਿਰ ਇੱਕ ਵਾਰ ਵੱਡੀ ਬੇਨਤੀ ਨਾਲ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਇਸ ਅਭਿਆਨ ਨੂੰ ਅੱਗੇ ਵਧਾਓ ਹਰ ਸਕੂਲ ਕਾਲੇਜ ਯੂਨੀਵਰਸਿਟੀ ਐਨਸੀਸੀ ਐਨਐਸਐਸ ਸਮੂਹਿਕ ਰੂਪ ਨਾਲ ਵਿਅਕਤੀਗਤ ਰੂਪ ਨਾਲ ਇਸ ਕੰਮ ਨੂੰ ਕਰਨ ਲਈ ਮੈਂ ਤੁਹਾਨੂੰ ਸੱਦਾ ਦਿੰਦਾ ਹਾਂ ਅਸੀਂ ਇਸ ਗੱਲ ਨੂੰ ਅੱਗੇ ਵਧਾਈਏ ਦੇਸ਼ ਦੀ ਉੱਤਮ ਸੇਵਾ ਕਰਨ ਦਾ ਸਾਨੂੰ ਅਵਸਰ ਮਿਲਿਆ ਹੈ ਮੌਕਾ ਗਵਾਉਣਾ ਨਹੀਂ ਹੈ

ਮੇਰੇ ਪਿਆਰੇ ਦੇਸ਼ਵਾਸੀਓ ਹੁਣ ਤਾਂ ਮਨ ਕੀ ਬਾਤ ਦੇ ਮਾਧਿਅਮ ਨਾਲ ਆਪਣੇ ਵਿਚਾਰ ਆਪਣੀਆਂ ਭਾਵਨਾਵਾਂ ਆਪਣੇ ਪੱਤਰਾਂ ਦੇ ਮਾਧਿਅਮ ਨਾਲ ਮਾਈਗੋਵ ਤੇ NarendraModiApp ਤੇ ਲਗਾਤਾਰ ਮੈਨੂੰ ਤੁਹਾਡੇ ਨਾਲ ਜੋੜ ਕੇ ਰੱਖਦੇ ਹਨ ਹੁਣ ਤਾਂ 11 ਵਜੇ ਇਹ ਮਨ ਕੀ ਬਾਤ ਹੁੰਦੀ ਹੈ ਪਰ ਪ੍ਰਦੇਸ਼ਿਕ ਭਾਸ਼ਾਵਾਂ ਵਿੱਚ ਇਸ ਨੂੰ ਪੂਰਾ ਕਰਨ ਤੋਂ ਤੁਰੰਤ ਬਾਅਦ ਸ਼ੁਰੂ ਕਰਨ ਵਾਲੇ ਹਾਂ ਮੈਂ ਆਕਾਸ਼ਵਾਣੀ ਦਾ ਆਭਾਰੀ ਹਾਂ ਇਹ ਨਵਾਂ ਉਨ੍ਹਾਂ ਨੇ ਜੋ ਇਨੀਸ਼ੀਏਟਿਵ ਲਿਆ ਹੈ ਤਾਂ ਕਿ ਜਿੱਥੇ ਹਿੰਦੀ ਭਾਸ਼ਾ ਪ੍ਰਚਲਿਤ ਨਹੀਂ ਹੈ ਉੱਥੋਂ ਦੇ ਵੀ ਮੇਰੇ ਦੇਸ਼ ਵਾਸੀਆਂ ਨੂੰ ਜ਼ਰੂਰ ਇਸ ਨਾਲ ਜੁੜਨ ਦਾ ਅਵਸਰ ਮਿਲੇਗਾ ਤੁਹਾਡਾ ਸਾਰਿਆਂ ਦਾ ਬਹੁਤਬਹੁਤ ਧੰਨਵਾਦ